C ਅਤੇ C ਵਿਚ ਕੰਡੀਸ਼ਨਲ ਸਟੇਟਮੈਂਟ ਦੇ ਸਪੋਕਨ ਟਯੂਟੋਰਿਅਲ ਵਿਚ ਤੁਹਾਡਾ ਸੁਆਗਤ ਹੈ
ਇਸ ਟਯੂਟੋਰੀਅਲ ਵਿਚ ਅਸੀਂ ਸਿਖਾਂਗੇ ਸਿੰਗਲ ਸਟੇਟਮੈਂਟ ਨੂੰ ਕਿਵੇਂ ਐਕਜ਼ੀਕਿਯੂਟ ਕਰਨਾ ਹੈ
ਸਟੇਟਮੈਂਟਸ ਦੇ ਗਰੁਪ ਨੂੰ ਕਿਵੇਂ ਐਕਜ਼ੀਕਿਯੂਟ ਕਰਨਾ ਹੈ
ਅਸੀਂ ਇਹ ਉਦਾਹਰਣ ਰਾਹੀਂ ਕਰਾਂਗੇ
ਅਸੀਂ ਕੁਝ ਆਮ ਗ਼ਲਤੀਆਂ ਅਤੇ ਉਹਨਾਂ ਦੇ ਹੱਲ ਵੀ ਦੇਖਾਂਗੇ
ਇਸ ਟਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਵਰਤ ਰਹੀ ਹਾਂ ਊਬੰਤੂ ਅੋਪਰੇਟਿੰਗ ਸਿਸਟਮ ਵਰਜ਼ਨ 1110 ਉਬੁੰਟੂ ਆਪਰੇਟਿੰਗ ਸਿਸਟਮ ਵਰਜ਼ਨ 1110 ਜੀਸੀਸੀ ਅਤੇ g ਕੰਪਾਇਲਰ ਵਰਜ਼ਨ 461 ਆਉ ਕੰਡੀਸ਼ਨ ਸਟੇਟਮੈਂਟਸ ਦੀ ਇੰਟਰੋਡੇਕਸ਼ਨ ਨਾਲ ਸ਼ੁਰੂ
ਸਟੇਟਮੈਂਟ ਪ੍ਰੋਗਰਾਮ ਵਿਚ ਪ੍ਰੋਗਰਾਮ ਐਕਜ਼ੀਕਿਯੂਸ਼ਨ ਦੀ ਤਰਤੀਬ ਨੂੰ ਕੰਟਰੋਲ ਕਰਦੀ ਹੈ ਇਹ ਫੈਸਲਾ ਕਰਨ ਵਿਚ ਮੱਦਦ ਕਰਦੀ ਹੈ ਕਿ ਕਿਹੜਾ ਕੋਡ ਐਕਜ਼ੀਕਿਯੂਟ ਕਰਨਾ ਹੈ ਅਸੀਂ ਕੰਡੀਸ਼ਨਸ ਚੈਕ ਕਰ ਸਕਦੇ ਹਾਂ ਕਿ ਇਹ ਸਹੀ ਹਨ ਜਾਂ ਗਲਤ ਅਸੀਂ ਇਕ ਸਿੰਗਲ ਸਟੇਟਮੈਂਟ ਜਾਂ ਸਟੇਟਮੈਂਟਸ ਦਾ ਗਰੁਪ ਐਕਜ਼ੀਕਿਯੂਟ ਕਰ ਸਕਦੇ ਹਾਂ
ਆਉ ਇਫ ਸਟੇਟਮੈਂਟਸ ਦੀ ਤਰਤੀਬ ਨੂੰ ਸਮਝੀਏ
ਇਥੇ ਜੇ ਕੰਡੀਸ਼ਨ ਸਹੀ ਹੈ ਤਾਂ ਸਟੇਟਮੈਂਟ 1 ਐਕਜ਼ੀਕਿਯੂਟ ਕੀਤੀ ਜਾਏਗੀ ਜੇ ਕੰਡੀਸ਼ਨ ਗਲਤ ਹੈ ਤਾਂ ਸਟੇਟਮੈਂਟ 2 ਐਕਜ਼ੀਕਿਯੂਟ ਕੀਤੀ ਜਾਏਗੀ ਹੁਣ ਅਸੀਂ ਏਲਸ ਇਫ ਸਟੇਟਮੈਂਟ ਦੀ ਤਰਤੀਬ ਵੇਖਾਂਗੇ ਇਥੇ ਜੇ ਕੰਡੀਸ਼ਨ 1 ਸਹੀ ਹੈ ਤਾਂ ਸਟੇਟਮੈਂਟ 1 ਐਕਜ਼ੀਕਿਯੂਟ ਕੀਤੀ ਜਾਏਗੀ
ਜੇ ਕੰਡੀਸ਼ਨ 1 ਗਲਤ ਹੈ ਤਾਂ ਇਹ ਕਿਸੀ ਦੂਜੀ ਕੰਡੀਸ਼ਨ ਨੂੰ ਚੈਕ ਕਰੇਗਾ ਜੋ ਕਿ ਚੋ ਕੰਡੀਸ਼ਨ2 ਹੈ
ਜੇ ਕੰਡੀਸ਼ਨ 2 ਸਹੀ ਹੈ ਤਾਂ ਸਟੇਟਮੈਂਟ 3 ਐਕਜ਼ੀਕਿਯੂਟ ਕੀਤੀ ਜਾਏਗੀ
ਅਤੇ ਜੇ ਕੰਡੀਸ਼ਨ 2 ਗਲਤ ਹੈ ਤਾਂ ਸਟੇਟਮੈਂਟ 2 ਐਕਜ਼ੀਕਿਯੂਟ ਕੀਤੀ ਜਾਏਗੀ
ਆਉ ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਚਲੀਏ
ਮੈਂ ਪਹਿਲਾਂ ਹੀ ਐਡੀਟਰ ਤੇ ਕੋਡ ਟਾਈਪ ਕਰ ਚੁੱਕੀ ਹਾਂ
ਮੈਨੂੰ ਇਹ ਖੋਲ੍ਹਣ ਦਿਉ
ਧਿਆਨ ਦਿਉ ਕਿ ਸਾਡੀ ਫਾਈਲ ਦਾ ਨਾਮ ਆਈਐਫਐਸਟੀਐਮਟੀ ਸੀ ifstmtਸੀ ਹੈ
ਇਸ ਪ੍ਰੋਗਰਾਮ ਵਿਚ ਅਸੀਂ ਦੋ ਅੰਕਾਂ ਦਾ ਜੋੜ ਕਰਾਂਗੇ ਅਤੇ ਕੁਝ ਕੰਡੀਸ਼ਨਸ ਚੈਕ ਕਰਾਂਗੇ
ਮੈਂ ਹੁਣ ਕੋਡ ਦਸਾਂਗੀ
ਇਹ ਸਾਡੀ ਹੈਡਰ ਫਾਈਲ ਹੈ ਇਹ ਸਾਡਾ ਮੇਨ ਫੰਕਸ਼ਨ ਹੈ
ਇਥੇ ਅਸੀਂ ਤਿੰਨ ਇੰਟੀਜ਼ਰ ਵੈਰੀਏਬਲਸ ਏ b ਅਤੇ ਸਮ ਘੋਸ਼ਿਤ ਕੀਤੇ ਹਨ
ਇਥੇ ਅਸੀਂ ਯੂਜ਼ਰ ਇਨਪੁਟ ਲਈ ਪੁੱਛ ਰਹੇ ਹਾਂ
ਯੂਜ਼ਰ a ਅਤੇ b ਦੀ ਵੈਲਯੂਸ ਐਂਟਰ ਕਰਣਗੇ
ਇਹ ਵੈਲਯੂਸ ਵੈਰੀਏਬਲ a ਅਤੇ ਵੈਰੀਏਬਲ b ਵਿਚ ਸਟੋਰ ਹੋ ਜਾਣਗੀਆਂ
scanf ਕਨਸੋਲ ਤੋਂ ਡਾਟਾ ਰੀਡ ਕਰਦਾ ਹੈ
ਫਿਰ ਇਹ ਨਤੀਜੇ ਨੂੰ ਦਿਤੇ ਗਏ ਵੈਰੀਏਬਲ ਵਿਚ ਸਟੋਰ ਕਰਦਾ ਹੈ
scanf ਵਿਚ ਫੋਰਮੇਟ ਸਪੇਸੀਫਾਇਰ ਡਾਟਾ ਦਾ ਟਾਈਪ ਜਾਣਨ ਵਿਚ ਮੱਦਦ ਕਰਦਾ ਹੈ
ਜਿਵੇਂ ਕਿ ਇਥੇ ਸਾਡੇ ਕੋਲ160d ਹੈ ਜੋ ਦੱਸਦਾ ਹੈ ਕਿ ਅਸੀਂ ਇੰਟੀਜ਼ਰ ਡਾਟਾ ਟਾਈਪ ਨਾਲ ਕੰਮ ਕਰ ਰਹੇ ਹਾਂ
ਇਥੇ ਅਸੀਂ a ਅਤੇ b ਦੀ ਵੈਲਯੂਸ ਦਾ ਜੋੜ ਕਰਾਂਗੇ
ਅਸੀਂ ਨਤੀਜਾ ਸਮ ਵਿਚ ਸਟੋਰ ਕਰਾਂਗੇ
ਫੇਰ ਅਸੀਂ ਨਤੀਜੇ ਨੂੰ ਪਰਿੰਟ ਕਰਾਂਗੇ
ਇਹ ਸਾਡੀ ਇਫ ਸਟੇਟਮੈਂਟ ਹੈ
ਇਥੇ ਅਸੀਂ ਕੰਡੀਸ਼ਨ ਚੈਕ ਕਰਾਂਗੇ ਕਿ ਕੀ ਸਮ 20 ਤੋਂ ਜਿਆਦਾ ਹੈ
ਜੇ ਕੰਡੀਸ਼ਨ ਸਹੀ ਹੈ ਤਾਂ ਅਸੀਂ ਪਰਿੰਟ ਕਰਾਂਗੇ ਜੋੜ 20 ਤੋਂ ਜਿਆਦਾ ਹੈ
ਸੁਮ ਆਈਐਸ ਗ੍ਰੇਟਰ ਥਾਨ 20 ਹੁਣ ਮੈਨੂੰ ਇਹਨਾਂ ਲਾਈਨਾਂ ਤੇ ਕੋਮੈਂਟ ਕਰਨ ਦਿਉ
ਇਹ ਸਾਡੀ ਰਿਟਰਨ ਸਟੇਟਮੈਂਟ ਹੈ
ਹੁਣ ਸੇਵ ਤੇ ਕਲਿਕ ਕਰੋ
ਪਹਿਲਾਂ ਅਸੀਂ ਇਫ ਸਟੇਟਮੈਂਟ ਦੀ ਐਕਜ਼ੀਕਿਯੂਸ਼ਨ ਵੇਖਾਂਗੇ
ਆਪਣੇ ਕੀ ਬੋਰਡ ਤੋਂ Ctrl Alt ਐਂਡ T ਬਟਨ ਇੱਕਠੇ ਦਬਾ ਕੇ ਟਰਮਿਨਲ ਵਿੰਡੋ ਖੋਲ੍ਹੋ
ਕੰਪਾਇਲ ਕਰਨ ਲਈ ਜੀਸੀਸੀ ਆਈਐਫਐਸਟੀਐਮਟੀ ਸੀ ਅੋ ਇਫ ਜੀਸੀਸੀ ifstmtਸੀ -ਓ ਆਈਐਫ ਟਾਈਪ ਕਰੋ ਅਤੇ ਐਂਟਰ ਦਬਾਉ
ਐਕਜ਼ੀਕਿਯੂਟ ਕਰਨ ਲਈ if ਟਾਈਪ ਕਰਕੇ ਐਂਟਰ ਦਬਾਉ ਇਹ ਇੰਝ ਦਰਸਾਏਗਾ a ਅਤੇ b ਦੀ ਵੈਲਯੂ ਐਂਟਰ ਕਰੋ ਐਂਟਰ ਥੇ ਵੈਲੂ ਓਐਫ ਏ ਐਂਡ ਬੀ ਮੈਂ ਇਹਨਾਂ ਨੂੰ 10 ਅਤੇ 12 ਵੈਲਯੂਸ ਦਿਆਂਗੀ
ਆਉਟਪੁਟ ਇੰਝ ਆਏਗੀ a ਅਤੇ b ਦਾ ਜੋੜ 22 ਹੈ
ਜੋੜ 20 ਤੋਂ ਜਿਆਦਾ ਹੈ
ਸੁਮ ਓਐਫ a ਐਂਡ b ਆਈਐਸ 22
ਸੁਮ ਆਈਐਸ ਗ੍ਰੇਟਰ ਥਾਨ 20
ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਆਉ
ਅਸੀਂ ਦੂਜੀ ਕੰਡੀਸ਼ਨ ਚੈਕ ਕਰਾਂਗੇ
ਮੈਨੂੰ ਇਥੋਂ ਕੋਮੈਂਟ ਹਟਾਉਣ ਦਿਉ
ਮੈਂ ਇਥੇ ਕੋਮੈਂਟ ਦਿਆਂਗੀ
ਹੁਣ ਸੇਵ ਤੇ ਕਲਿਕ ਕਰੋ
ਇਹ ਸਾਡੀ ਏਲਸ ਇਫ ਸਟੇਟਮੈਂਟ ਹੈ
ਇਥੇ ਅਸੀਂ ਦੂਜੀ ਕੰਡੀਸ਼ਨ ਚੈਕ ਕਰਦੇ ਹਾਂ ਕਿ ਕੀ ਸਮ 10 ਤੋਂ ਜਿਆਦਾ ਹੈ
ਜੇ ਕੰਡੀਸ਼ਨ ਸਹੀ ਹੈ ਤਾਂ ਅਸੀਂ ਪਰਿੰਟ ਕਰਾਂਗੇ ਜੋੜ 10 ਤੋਂ ਜਿਆਦਾ ਹੈ ਅਤੇ 20 ਤੋਂ ਘਟ ਹੈ
ਸੁਮ ਆਈਐਸ ਗ੍ਰੇਟਰ ਥਾਨ 10 ਐਂਡ ਲੈੱਸ ਥਾਨ 20 ਆਪਣੇ ਟਰਮਿਨਲ ਤੇ ਵਾਪਸ ਆਉ
ਆਉ ਪਹਿਲਾਂ ਵਾਂਗ ਕੰਪਾਇਲ ਕਰੀਏ
ਆਉ ਪਹਿਲਾਂ ਵਾਂਗ ਐਕਜ਼ੀਕਿਯੂਟ ਕਰੀਏ
ਇਹ ਇੰਝ ਦਰਸਾਏਗਾ a ਅਤੇ b ਦੀ ਵੈਲਯੂ ਐਂਟਰ ਕਰੋ ਐਂਟਰ ਥੇ ਵੈਲੂ ਓਐਫ ਏ ਐਂਡ ਬੀ ਮੈਂ ਇਹਨਾਂ ਨੂੰ 10 ਅਤੇ 2 ਵੈਲਯੂਸ ਦਿਆਂਗੀ
ਆਉਟਪੁਟ ਇੰਝ ਆਏਗੀ a ਅਤੇ b ਦਾ ਜੋੜ 12 ਹੈ
ਸੁਮ ਓਐਫ ਏ ਐਂਡ ਬੀ ਆਈਐਸ 12 ਜੋੜ 10 ਤੋਂ ਜਿਆਦਾ ਹੈ ਅਤੇ 20 ਤੋਂ ਘਟ ਹੈ
ਸੁਮ ਆਈਐਸ ਗ੍ਰੇਟਰ ਥਾਨ 10 ਐਂਡ ਲੈੱਸ ਥਾਨ 20 ਮੈਨੂੰ ਪਰੋਂਪਟ ਖਾਲੀ ਕਰਨ ਦਿਉ
ਹੁਣ ਆਪਣੇ ਪ੍ਰੋਗਰਾਮ ਤੇ ਵਾਪਸ ਚਲੀਏ
ਮੈਂ ਇਥੋਂ ਤੇ ਇਥੋਂ ਕੋਮੈਂਟ ਰਿਮੂਵ ਕਰਦੀ ਹਾਂ
ਹੁਣ ਸੇਵ ਤੇ ਕਲਿਕ ਕਰੋ ਜੇ ਦੋਨੋ ਕੰਡੀਸ਼ਨਸ ਗਲਤ ਹਨ ਤਾਂ ਅਸੀਂ ਪਰਿੰਟ ਕਰਾਂਗੇ ਜੋੜ 10 ਤੋਂ ਘਟ ਹੈ
ਸੁਮ ਆਈਐਸ ਲੈੱਸ ਥਾਨ 10 ਇਹ ਸਾਡੀ ਏਲਸ ਸਟੇਟਮੈਂਟ ਹੈ
ਆਉ ਹੁਣ ਐਕਜ਼ੀਕਿਯੂਟ ਕਰੀਏ ਤੇ ਵੇਖੀਏ
ਆਪਣੇ ਟਰਮਿਨਲ ਤੇ ਵਾਪਸ ਆਉ
ਆਉ ਪਹਿਲਾਂ ਵਾਂਗ ਕੰਪਾਇਲ ਕਰੀਏ
ਆਉ ਪਹਿਲਾਂ ਵਾਂਗ ਐਕਜ਼ੀਕਿਯੂਟ ਕਰੀਏ
ਇਥੇ ਇਹ ਇੰਝ ਦਰਸਾਏਗਾ a ਅਤੇ b ਦੀ ਵੈਲਯੂ ਐਂਟਰ ਕਰੋ ਐਂਟਰ ਥੇ ਵੈਲੂ ਓਐਫ ਏ ਐਂਡ ਬੀ ਮੈਂ ਇਹਨਾਂ ਨੂੰ 3 ਅਤੇ 5 ਵੈਲਯੂਸ ਦਿਆਂਗੀ
ਅਸੀਂ ਵੇਖਦੇ ਹਾਂ ਆਉਟਪੁਟ ਇੰਝ ਹੈ a ਅਤੇ b ਦਾ ਜੋੜ 8 ਹੈ
ਸੁਮ ਓਐਫ ਏ ਐਂਡ ਬੀ ਆਈਐਸ 8 ਜੋੜ 10 ਤੋਂ ਘਟ ਹੈ
ਸੁਮ ਆਈਐਸ ਲੈੱਸ ਥਾਨ 10 ਆਉ ਹੁਣ ਅਸੀਂ ਉਹ ਆਮ ਗਲਤੀਆਂ ਵੇਖੀਏ ਜਿਹੜੀਆਂ ਅਸੀਂ ਅਕਸਰ ਕਰ ਦਿੰਦੇ ਹਾਂ
ਆਪਣੇ ਪ੍ਰੋਗਰਾਮ ਤੇ ਵਾਪਸ ਆਉ
ਮੰਨ ਲਉ ਕਿ ਮੈਂ ਇਫ ਸਟੇਟਮੈਂਟ ਦੇ ਅੰਤ ਤੇ ਇਕ ਸੈਮੀਕੋਲਨ ਟਾਈਪ ਕਰ ਦਿੰਦੀ ਹਾਂ
ਆਉ ਵੇਖੀਏ ਕੀ ਹੁੰਦਾ ਹੈ
ਸੇਵ ਤੇ ਕਲਿਕ ਕਰੋ
ਆਉ ਐਕਜ਼ੀਕਿਯੂਟ ਕਰੀਏ
ਆਪਣੇ ਟਰਮਿਨਲ ਤੇ ਵਾਪਸ ਆਉੇ
ਆਉ ਪਹਿਲਾਂ ਵਾਂਗ ਕੰਪਾਇਲ ਕਰੀਏ
ਅਸੀਂ ਇਕ ਗਲਤੀ ਵੇਖਦੇ ਹਾਂ160 ਏਲਸ ਤੋਂ ਪਹਿਲਾਂ ਇਫ ਨਹੀਂ ਹੈ
ਆਪਣੇ ਪ੍ਰੋਗਰਾਮ ਤੇ ਵਾਪਸ ਆਉ
ਇਹ ਇਕ ਵਾਕ ਰਚਨਾ ਦੀ ਗਲਤੀ ਹੈ
ਇਫ ਸਟੇਟਮੈਂਟ ਕਦੀ ਵੀ ਸੈਮੀਕੋਲਨ ਨਾਲ ਟਰਮੀਨੇਟ ਨਹੀਂ ਹੋਵੇਗੀ
ਅਤੇ ਏਲਸ ਇਫ ਸਟੇਟਮੈਂਟ ਕਦੀ ਵੀ ਇਫ ਬਿਨਾ ਕੰਮ ਨਹੀਂ ਕਰੇਗੀ
ਆਉ ਇਫ ਨੂੰ ਠੀਕ ਕਰੀਏ ਇਥੇ160 ਨੂੰ ਡਿਲੀਟ ਕਰੋ
ਹੁਣ ਸੇਵ ਤੇ ਕਲਿਕ ਕਰੋ
ਆਉ ਐਕਜ਼ੀਕਿਯੂਟ ਕਰੀਏ
ਟਰਮਿਨਲ ਤੇ ਵਾਪਸ ਆਉ
ਆਉ ਪਹਿਲਾਂ ਵਾਂਗ ਕੰਪਾਇਲ ਕਰੀਏ
ਆਉ ਪਹਿਲਾਂ ਵਾਂਗ ਐਕਜ਼ੀਕਿਯੂਟ ਕਰੀਏ
a ਅਤੇ b ਦੀ ਵੈਲਯੂ ਐਂਟਰ ਕਰੋ ਮੈਂ ਇਹਨਾਂ ਨੂੰ 3 ਅਤੇ 6 ਵੈਲਯੂਸ ਦਿਆਂਗੀ
ਆਉਟਪੁਟ ਇੰਝ ਦਰਸਾਏਗਾ160 a ਅਤੇ b ਦਾ ਜੋੜ 9 ਹੈ
ਜੋੜ 10 ਤੋਂ ਘਟ ਹੈ
ਸੁਮ ਓਐਫ ਏ ਐਂਡ ਬੀ ਆਈਐਸ 9
ਸੁਮ ਆਈਐਸ ਲੈੱਸ ਥਾਨ 10 ਆਉ ਅਸੀਂ ਹੁਣ ਵੇਖੀਏ ਕਿ ਇਹੀ ਪ੍ਰੋਗਰਾਮ C ਵਿਚ ਕਿਵੇਂ ਐਕਜ਼ੀਕਿਯੂਟ ਕਰਨਾ ਹੈ
ਆਪਣੇ ਪ੍ਰੋਗਰਾਮ ਤੇ ਵਾਪਸ ਆਉ ਮੈਂ ਇਥੇ ਕੁਝ ਚੀਜਾਂ ਬਦਲਾਂਗੀ
ਆਪਣੇ ਕੀ ਬੋਰਡ ਤੇ Shift Ctrl ਏਐਮਪੀ S ਬਟਨ ਇੱਕਠੇ ਦਬਾਉ
ਹੁਣ ਐਕਸਟੈਨਸ਼ਨ cpp ਨਾਲ ਫਾਈਲ ਸੇਵ ਕਰੋ ਅਤੇ ਸੇਵ ਤੇ ਕਲਿਕ ਕਰੋ ਅਸੀਂ ਹੈਡਰ ਫਾਈਲ ਨੂੰ ਬਦਲ ਕੇ ਆਈਓਸਟਰੀਮ ਕਰਾਂਗੇ
ਆਉ ਅਸੀਂ ਇਥੇ ਯੂਜ਼ੀਂਗ ਸਟੇਟਮੈਂਟ ਸ਼ਾਮਿਲ ਕਰੀਏ
ਹੁਣ ਰਿਪਲੇਸ ਟੈਕਸਟ ਆਪਸ਼ਨ ਲਈ ਸਰਚ ਤੇ ਕਲਿਕ ਕਰੋ
ਆਉ ਅਸੀਂ ਪ੍ਰਿੰਟਫ ਸਟੇਟਮੈਂਟ ਨੂੰ ਸੀਆਉਟ ਸਟੇਟਮੈਂਟ ਨਾਲ ਬਦਲੀਏ
ਰਿਪਲੇਸ ਆਲ ਤੇ ਕਲਿਕ ਕਰੋ ਅਤੇ ਕਲੋਜ਼ ਤੇ ਕਲਿਕ ਕਰੋ
ਇਥੇ ਹੁਣ ਕਲੋਜ਼ਿੰਗ ਬਰੈਕਟਸ ਡਿਲੀਟ ਕਰ ਦਿਉ
ਸਕੈਨਫ ਸਟੇਟਮੈਂਟ ਨੂੰ ਸੀਆਈਐਨ ਸਟੇਟਮੈਂਟ ਨਾਲ ਬਦਲੋ
ਸਿਨ ਜੀਟੀਜੀਟੀ ਟਾਈਪ ਕਰੋ
ਅਸੀਂ ਸਿਨ ਜੀਟੀਜੀਟੀ ਫੰਕਸ਼ਨ ਨੂੰ C ਵਿਚ ਇਕ ਲਾਈਨ ਪੜ੍ਹਨ ਲਈ ਵਰਤਦੇ ਕਰਦੇ ਹਾਂ
ਹੁਣ ਫੋਰਮੇਟ ਸਪੇਸੀਫਾਇਰਸ ਨੂੰ ਡਿਲੀਟ ਕਰੋ
ਕੋਮਾ ਅਤੇ ਏਐਮਪੀ ਨੂੰ ਡਿਲੀਟ ਕਰੋ ਇਥੇ ਕੋਮਾ ਡਿਲੀਟ ਕਰੋ ਅਤੇ ਦੋ ਕਲੋਜ਼ਿੰਗ ਐਂਗਲ ਬਰੈਕਟਸ ਟਾਈਪ ਕਰੋ
ਦੁਬਾਰਾ ਏਐਮਪੀ ਅਤੇ ਕਲੋਜ਼ਿੰਗ ਬਰੈਕਟਸ ਡਿਲੀਟ ਕਰੋ
ਹੁਣ ਸੇਵ ਤੇ ਕਲਿਕ ਕਰੋ
ਇਥੇ ਕਲੋਜ਼ਿੰਗ ਬਰੈਕਟ ਅਤੇ ਕੋਮਾ ਡਿਲੀਟ ਕਰੋ
ਹੁਣ n ਅਤੇ ਫੋਰਮੇਟ ਸਪੇਸੀਫਾਇਰ ਨੂੰ ਡਿਲੀਟ ਕਰੋ
ਹੁਣ ਦੋ ਔਪਨਿੰਗ ਬਰੈਕਟਸ ਟਾਈਪ ਕਰੋ
ਦੁਬਾਰਾ ਦੋ ਔਪਨਿੰਗ ਬਰੈਕਟਸ n ਟਾਈਪ ਕਰੋ
ਇਥੇ ਵੀ ਅਸੀਂ ਕਲੋਜ਼ਿੰਗ ਬਰੈਕਟ ਡਿਲੀਟ ਕਰਾਂਗੇ
ਹੁਣ ਦੁਬਾਰਾ ਇਥੇ ਅਤੇ ਇਥੇ ਕਲੋਜ਼ਿੰਗ ਬਰੈਕਟਸ ਡਿਲੀਟ ਕਰੋ ਹੁਣ ਸੇਵ ਤੇ ਕਲਿਕ ਕਰੋ ਚਲੋ ਐਕਜ਼ੀਕਿਯੂਟ ਕਰੀਏ ਆਪਣੇ ਟਰਮਿਨਲ ਤੇ ਵਾਪਸ ਆਉ
ਮੈਨੂੰ ਪਰੋਂਪਟ ਖਾਲੀ ਕਰਨ ਦਿਉ
ਕੰਪਾਇਲ ਕਰਨ ਲਈ ਜੀ ਆਈਐਫਐਸਟੀਐਮਟੀ ਸੀਪੀਪੀ ਅੋ ਇਫ 1 ਜੀ ifstmtਸੀਪੀਪੀ ਓ ਆਈਐਫ 1 ਟਾਈਪ ਕਰੋ ਇਥੇ ਅਸੀਂ ਇਫ1 ਕੀਤਾ ਹੈ ਕਿਉਂਕਿ ਅਸੀਂ ifstmtਸੀ ਫਾਈਲ ਦੇ ਆਉਟਪੁਟ ਪੈਰਾਮੀਟਰ ਨੂੰ ਅੋਵਰ ਰਾਈਟ ਨਹੀਂ ਕਰਨਾ ਚਾਹੁੰਦੇ
ਹੁਣ ਐਂਟਰ ਦਬਾਉ ਐਕਜ਼ੀਕਿਯੂਟ ਕਰਨ ਲਈ ਇਫ1 ਟਾਈਪ ਕਰੋ ਐਂਟਰ ਦਬਾਉ
a ਅਤੇ b ਦੀ ਵੈਲਯੂ ਐਂਟਰ ਕਰੋ160ਐਂਟਰ ਥੇ ਵੈਲੂ ਓਐਫ ਏ ਐਂਡ ਬੀਮੈਂ ਇਹਨਾਂ ਨੂੰ 20 ਅਤੇ 10 ਵੈਲਯੂਸ ਦਿਆਂਗੀ
ਆਉਟਪੁਟ ਇੰਝ ਆਏਗੀ a ਅਤੇ b ਦਾ ਜੋੜ 30 ਹੈ
ਸੁਮ ਓਐਫ ਏ ਐਂਡ ਬੀ ਆਈਐਸ 30 ਜੋੜ 20 ਤੋਂ ਜਿਆਦਾ ਹੈ
ਸੁਮ ਆਈਐਸ ਗ੍ਰੇਟਰ ਥਾਨ 20 ਇਹ ਸਾਨੂ ਇਸ ਟਿਯੂਟੋਰਿਅਲ ਦੇ ਅੰਤ ਤੇ ਲੈ ਆਇਆ ਹੈ
ਆਪਣੇ ਸਲਾਈਡਸ ਤੇ ਵਾਪਸ ਆਉ ਆਉ ਸੰਖੇਪ ਕਰੀਏ ਇਸ ਟਯੂਟੋਰਿਅਲ ਵਿਚ ਅਸੀਂ ਸਿੱਖਿਆ ਹੈ ਆਈਐਫ ਸਟੇਟਮੈਂਟ ਈਜੀ
ਇਫਕੰਡੀਸ਼ਨstatement ਈਜੀ
ਆਈਐਫ ਏਲਸ ਇਫ ਸਟੇਟਮੈਂਟ ਈਜੀ
ਏਲਸ ਇਫ ਕੰਡੀਸ਼ਨ ਏਲਸੇ ਆਈਐਫ ਸਟੇਟਮੈਂਟ ਈਜੀ
ਏਲਸੇ ਆਈਐਫ ਇਕ ਅਸਾਈਨਮੈਂਟ ਵਜੋਂ ਏ b ਤੋਂ ਵੱਡਾ ਹੈ ਜਾਂ b ਤੋਂ ਘਟ ਹੈ ਇਹ ਚੈਕ ਕਰਨ ਲਈ ਇਕ ਪ੍ਰੋਗਰਾਮ ਲਿਖੋ
Hint ਇਫ ਸਟੇਟਮੈਂਟ ਵਰਤੋ
ਦੂਜਾ ਪ੍ਰੋਗਰਾਮ ਇਹ ਚੈਕ ਕਰਨ ਲਈ ਲਿਖੋ ਕਿ ਕਿਹੜੀ ਵੈਲਯੂ ਵੱਡੀ ਹੈ ਏ b ਜਾਂ c Hint ਏਲਸ ਇਫ ਸਟੇਟਮੈਂਟ ਵਰਤੋ
ਨੀਚੇ ਦੱਸੇ ਗਏ ਲਿੰਕ ਤੇ ਦਿਤੀ ਗਈ ਵੀਡੀਊ ਵੇਖੋ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
ਸਪੋਕਨ ਟਿਯੂਟੋਰਿਅਲ ਪੋ੍ਜੈਕਟ ਟਾਕ ਟੂ ਏ ਟੀਚਰ ਪੋ੍ਜੈਕਟ ਦਾ ਇਕ ਹਿੱਸਾ ਹੈ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
ਸ਼ਾਮਲ ਹੋਣ ਲਈ ਧੰਨਵਾਦ